ਤੇ ਵੇਦਾਂ ਦੀ ਅਗਰ ਸਿੱਖਿਆ ਦੀ ਗੱਲ ਕਰੀਏ ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਜੈਨ ਵਿੱਚ ਤਾਂਦੀਪਨ ਮੁਨੀ ਕੋਲੋਂ ਛੇ ਅੰਗ ਅਤੇ ਉਪਨਿਸ਼ਦਾਂ ਸਮੇਤ ਸੰਪੂਰਨ ਵੇਦਾਂ ਦੀ ਸਿੱਖਿਆ ਲਈ। ਸਮੁੱਚੇ ਗਿਆਨ ਦੀ ਸਿੱਖਿਆ ਸਿਰਫ ਚੌਂਠ ਦਿਨਾਂ ਵਿੱਚ ਪ੍ਰਾਪਤ ਕੀਤੀ ਤੇ ਗੁਰੂ ਦੱਖਣਾ ਵਿੱਚ ਗੁਰੂ ਵਲੋਂ ਆਪਣੇ ਮਰੇ ਹੋਏ ਪੁੱਤਰ ਨੂੰ ਦੋਬਾਰਾ ਮੰਗਣ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਖੁੱਦ ਯਮਰਾਜ ਕੋਲ ਜਾਕੇ ਉਹਨਾਂ ਨੂੰ, ਗੁਰੂ ਪੁੱਤਰ ਨੂੰ ਵਾਪਿਸ ਕਰਨ ਦੀ ਵੀ ਆਗਿਆ ਦਿੱਤੀ ਸੀ ਤੇ ਸਾਖਸ਼ਾਤ ਪ੍ਰਮੇਸ਼ਵਰ ਦੀ ਆਗਿਆ ਨਾਲ ਯਮਰਾਜ ਨੇ ਗੁਰੂ ਪੁੱਤਰ ਵਾਪਿਸ ਕਰ ਦਿੱਤਾ ਤੇ ਇਸ ਤਰ੍ਹਾਂ ਭਗਵਾਨ ਜੀ ਗੁਰੂ ਦੱਖਣਾ ਦੇ ਰੂਪ ਵਿੱਚ ਵੀ ਅਹ ਗੁਰੂ ਨੂੰ ਜੀਵਿਤ ਪੁੱਤਰ ਲਿਆ ਕੇ ਦਿੱਤਾ ਸੀ ਗਾ। ਹਾਂਜੀ ਤੇ ਕਹਿੰਦੇ ਮਿੱਤਰ ਪ੍ਰੇਮੀ ਵੀ ਸੀਗੇ।

ਕਹਿੰਦੇ ਨੇ ਉਹ ਆਪਣੇ ਮਿੱਤਰ ਜਿਨ੍ਹਾਂ ਦਾ ਨਾਮ ਸੁਦਾਮਾ ਸੀ ਕਹਿੰਦੇ ਉਹਨਾਂ ਨਾਲ ਬਹੁੱਤ ਸਨੇਹ ਤੇ ਬਹੁੱਤ ਪਿਆਰ ਸੀ ਤੇ ਕਹਿੰਦੇ ਉਹਨਾਂ ਨੇ ਦਲਿੱਦਰ ਦੂਰ ਕੀਤਾ ਸੀ ਉਹਨਾਂ ਨੇ। ਹਾਂਜੀ ਹਾਂਜੀ ਵਾਲੀ ਲੀਲਾ ਸੀ ਜੀਦਾ ਮਤਲੱਬ ਕੇ ਵ੍ਰਿੰਦਾਵਨ ਵਿੱਚ ਭਗਵਾਨ ਨੇ ਬੜੇ ਸੁੰਦਰ ਕੋਥਕ ਵੀ ਕੀਤੇ ਨੇ, ਤੇ ਵ੍ਰਿੰਦਾਵਨ ਸੰਪੂਰਨ ਰਚਣ ਵਾਲਾ ਸਥਾਨ ਹੈ। ਇਸੇ ਸਥਾਨ ਤੇ ਭਗਵਾਨ ਆਪਣੇ ਬੱਚਪਨ ਦੇ ਮਿੱਤਰਾਂ ਨਾਲ ਖੇਡਦੇ ਨਿਸ਼ਭਾਵ ਦੁਲਾਰੀ ਰਾਤੀਕਾ ਅਤੇ ਹੋਰ ਗੋਪੀਆਂ ਨਾਲ ਮਹਾਰਾਸਲੀਲਾ ਵੀ ਕੀਤੀ ਸੀ ਇਹਨਾਂ ਨੇ। ਤੇ ਮਹਾਭਾਰਤ ਦਾ ਯੁੱਧ ਵੀ ਜਿਦਾ ਹੋਇਆ ਹਨਾ . ਜਦੋਂ ਕੀ ਮਹਾਭਾਰਤ ਦਾ ਮਤਲੱਬ ਯੁੱਧ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ ਉਦੋਂ ਭਗਵਾਨ ਸ਼੍ਰੀ ਆਹ ਕ੍ਰਿਸ਼ਨ ਜੀ ਦੇ ਕੋਲ ਦੁਰਯੋਧਨ ਅਤੇ ਅਹ ਅਰਜੁਨ ਦੋਵੇਂ ਸਹਾਇਤਾ ਮੰਗਣ ਲਈ ਆਏ ਸੀ . ਦੁਰਯੋਧਨ ਨੇ ਭਗਵਾਨ ਦੀ ਨਾਰਾਇਣੀ ਸੇਨਾ ਨੂੰ ਸੁਣਿਆ ਅਤੇ ਅਰਜੁਨ ਨੇ ਨਾਰਾਇਣ ਨੂੰ ਹੀ ਸੁਣਿਆ ਸਿਗਾ ਤੇ ਭਗਵਾਨ ਨੇ ਅਰਜੁਨ ਦੇ ਕਹਿਣ ਤੇ ਉਸਦਾ ਸਾਰਥੀ ਬਣਨਾ ਸਵੀਕਾਰ ਵੀ ਕੀਤਾ। ਤੇ ਯੁੱਧ ਦੇ ਮੈਦਾਨ ਵਿੱਚ ਕੌਰਵਾਂ ਦੀ ਸੈਨਾ ਵਿੱਚ ਆਪਣੇ ਸਖੇ ਸੰਬੰਦੀਆਂ ਨੂੰ ਦੇਖਕੇ ਅਰਜੁਨ ਨੂੰ ਮੋਹਗ੍ਰਸਤ ਹੋਗਿਆ ਭਗਵਾਨ ਨੇ ਅਰਜੁਨ ਦੇ ਮੋਹ ਰੂਪੀ ਅਗਿਆਨ ਨੂੰ ਨਸ਼ਟ ਕਰਨ ਲਈ ਉਸਨੂੰ ਵੇਦਾਂ, ਤੇ ਉਪਾਸ਼ਨੀਦਾ ਅਤੇ ਸ਼ਾਸਤਰਾਂ ਦਾ ਸਾਰ ਸੀ, ਮੰਦ ਭਗਵਾਨ ਗੀਤਾਂ ਦੇ ਰੂਪ ਵਿੱਚ ਸੁਣਾਇਆ ਜਿਸ ਨਾਲ ਅਰਜੁਨ ਦਾ ਮੋਹ ਰੂਪੀ ਹਨੇਰਾ ਨਸ਼ਟ ਹੋਗਿਆ ਭਗਵਾਨ ਅਹ ਅਜਨਮੇ, ਤੇ ਅਵਿਨਾਸ਼ੀ ਉਸ ਰੂਪ ਅਤੇ ਸਾਰੇ ਪ੍ਰਾਣੀਆਂ ਦਾ ਇਸ਼ਵਰ ਹੁੰਦੇ ਹੋਏ ਵੀ ਆਪਣੀ ਪ੍ਰਕਿਰਤੀ ਨੂੰ ਤੇ ਅਧਿਨ ਕਰਕੇ ਆਪਣੀ ਯੋਗ ਮਾਇਆ ਰਾਹੀਂ ਪ੍ਰਗਟ ਹੁੰਦੇ ਹੈਂ। ਹਾਂਜੀ। ਹਾਂਜੀ ਤੇ ਇਹ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਇਹੀ ਕਿਹਾ ਕਿ ਜਦੋਂ ਜਦੋਂ ਧਰਮ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਵੱਧਦਾ ਹੈ ਉਦੋਂ ਉਦੋਂ ਹੀ ਮੈਂ ਆਪਣੇ ਰੂਪ ਨੂੰ ਰਚਦਾ ਹਾਂ। ਤਾਂਹੀ ਤਾ ਉਹਨਾਂ ਨੇ ਕਿਹਾ ਸੀ ਜਦੋਂ ਜਦੋਂ ਮਤਲੱਬ ਅਧਰਮ ਹੋਉਗਾ ਉਦੋਂ ਉਦੋਂ ਮੈਂ ਪ੍ਰਗਟ ਹੋਉਗਾ ਧਰਤੀ ਤੇ ਏਦਾਂ ਉਹਨਾਂ ਨੇ ਕਿਹਾ ਸੀ। ਹਾਂਜੀ ਹਾਂਜੀ ਉਹ ਨਿਰੰਕਾਰ ਬ੍ਰਮ ਸਾਧੂ ਪੁਰਸ਼ਾਂ ਦੇ ਪਾਰ ਉਤਾਰੇ ਲਈ ਵੀ ਅਤੇ ਦੁਸ਼ਟਾਂ ਦਾ ਸੰਗਾਰ ਕਰਨ ਲਈ ਵੀ ਹਨਾ ਸੱਚੇ ਸਨਾਤਨ ਧਰਮ ਸਥਾਪਿਤ ਕਰਨ ਲਈ।

ਸਾਕਾਰ ਰੂਪ ਧਾਰਨ ਕਰਦੇ ਆ ਤੇ ਭਗਵਾਨ ਹਰ ਤਰ੍ਹਾਂ ਨਾਲ ਦੇਵੇਆਂ ਅਦੇਵਤੇਆਂ ਅਤੇ ਮਹਾਰਿਸ਼ੀਆਂ ਆਹ ਦੇ ਵੀ ਕਾਰਨ ਹਨ ਇਸਲਈ ਭਗਵਾਨ ਸ਼ਿਵ ਦੀ ਪ੍ਰਗਟ ਲੀਲਾ ਨੂੰ ਦੇਵਤੇ ਅਤੇ ਮਹਾਰਿਸ਼ੀ ਨਹੀਂ ਜਾਣਦੇ। ਤੇ ਭਗਵਾਨ ਦੇ ਸਮਾਜ ਵਿੱਚ ਫੈਲੇ ਅਧਰਮ ਅਨਿਆ ਅਤੇ ਅਨੀਤੀ ਨੂੰ ਮਿਟਾਇਆ ਹੈ ਤੇ ਰਨਖੇਤਰ ਵਿੱਚ ਵੀ ਭਗਵਾਨ ਨੇ ਅਰਜੁਨ ਨੂੰ ਆਪਣੇ ਵਿਸ਼ਵ ਰੂਪ ਦੇ ਨਾਲ ਦਰਸ਼ਨ ਕਰਵਾਏ। ਜਿਸ ਵਿੱਚ ਸੰਪੂਰਨ ਵਿਸ਼ਵ ਨੂੰ ਅਰਜੁਨ ਦੇ ਭਗਵਾਨ ਦੇ ਵਿਰਾਟ ਸਰੂਪ ਚ ਦੇਖਿਆ ਹੈ ਭਗਵਾਨ ਦਾ ਇਹ ਰੂਪ ਅਸਥਾ ਸੀ ਜਿਸ ਨੂੰ ਦੇਖ ਕੇ ਅਰਜੁਨ ਨੂੰ ਦਿਸ਼ਾਵਾਂ ਦਾ ਗਿਆਨ ਵੀ ਨਹੀਂ ਹੋ ਰਿਹਾ ਸੀ।

ਵੇਦ ਇਸੇ ਸਰੂਪ ਦਾ ਵਰਨਣ ਕਰਦੇ ਹਨ ਭਗਵਾਨ ਦਾ ਇਹ ਬਾਲ ਰੂਪ ਸੱਚ ਨੀਤ ਅਤੇ ਪਰੰਪਰਾ ਦਾ ਵੀ ਸਰੂਪ ਮੰਨਿਆ ਜਾਂਦਾ ਹੈ ਅਰਜੁਨ ਨੂੰ ਆਹ ਅਰਜੁਨ ਦਾ ਹਨਾਂ ਸਨਾਰਥੀ ਵੀ ਬਣੇ ਸੀਗੇ ਜਦੋਂ ਉਹਨਾਂ ਨੇ ਯੁੱਧ ਵਿੱਚ, ਕੀਤਾ ਸੀ ਭਾਗ ਲਿਆ ਸੀ ਸੰਗਾਰ ਕਰਨਾ ਹਣਾ ਉਸ ਟਾਈਮ ਤੇ ਵੀ ਬਾਕੀ ਅਧਰਮ ਦਾ ਅਨਯਾਏ ਦਾ ਤੇ ਅਨੀਤੀਆਂ ਦਾ ਵੀ ਕਹਿਲੋ ਇਹਨਾਂ ਨੇ ਪੂਰੀ ਤਰਾਂ ਖਾਤਮਾ ਕੀਤਾ ਸੀਗਾ। ਹਾਂਜੀ ਤੇ ਵ੍ਰਿੰਦਾਵਨ ਤੇ ਰਾਸਲੀਲਾ ਵੀ ਕਰਦੇ ਸੀਗੇ।

ਪ੍ਰਿਯ ਸੀਗੀ ਹਨਾ ਜਿਸ ਨਾਲ ਰਾਸਲੀਲਾ ਕਰਦੇ ਆਪਣੇ। ਸੋਲਾਂ, ਖੇਡ ਦੇ ਸੀ।

ਕਹਿੰਦੇ ਨੇ ਸੋਲਾਂਹ ਹਜਾਰ ਸਹੇਲੀਆਂ ਸੀਗਿਆਂ ਇਹਨਾਂ ਦੀਆਂ। ਹਾਂਜੀ ਹਾਂਜੀ ਆਹੋ ਤੇ ਇਹਨਾਂ ਦੇ ਕਹਿ ਸਕਦੇ ਹੈ ਕੇ ਇਹਨਾਂ ਨੇ ਮੱਤਲਬ ਕੀ ਆਹ ਜਿਸ ਤਰਾਂ ਕੇ ਆਪਣੇ ਗੁਰੂਕੁਲ ਜਿਹੜੇ ਗੋਕੁਲ ਦੇ ਲੋਕਾਂ ਦੇ ਵੀ ਹਨਾ ਜਿਦਾਂ ਕਿ ਗੋਵਰਧਨ ਜਿਹੜਾ ਪਰਵਤ ਸੀ ਉਹਨੂੰ,

ਉਥੋਂ ਸੁਰਕ੍ਸ਼ਾ ਉਹਨਾਂ ਨੂੰ ਕੱਢਿਆ ਸੀ ਬਾਹਰ, ਸੁਰਕ੍ਸ਼ਿਤ ਕੀਤਾ ਸੀ ਹਨਾ, ਤੇ ਇਹ ਉਹਨਾਂ ਦੀਆਂ ਬਾਲ ਲੀਲਾ ਹੀ ਸਿਗੀਆਂ ਜੋ ਕਿ ਬਾਲ ਅਵਸਥਾ ਵਿੱਚ ਏਦਾਂ ਦੇ ਕਮ ਕਰਦੇ ਸੀ ਜਿਸ ਤਰ੍ਹਾਂ ਅਹ ਲੋਕਾਂ ਦੀ ਸੇਵਾ ਕਰਦੇ ਸੀ ਹਨਾ ਤੇ ਇਹਨਾਂ ਦੇ ਅਹ ਬਹੁਤ ਹੀ ਜੇ ਕਹੀਏ ਬਹੁਤ ਇਹਨਾਂ ਦੇ ਤਾਂ ਅਹ ਆਪਾਂ ਗੱਲਾਂ ਵੀ ਕਰੀਏ ਤਾਂ ਬਹੁਤ ਜਾਦਾ ਆਪਾਂ ਡਿਸਕਸ ਕਰ ਸਕਦੇ ਹੇਨਾ ਆਪਾਂ ਏਨਾ ਵਾਰੇ ਬਹੁਤ ਪੱੜਨ ਨੂੰ ਜਾਂ ਸੁਣਨ ਨੂੰ ਜਿਵੇਂ ਇਹਨਾਂ ਦੀ ਇੱਕ ਦੋਸਤੀ ਦੀ ਇਗਜਾਮਪਲ ਬਹੁਤ ਵੱਡੀ ਹੈ, ਇੱਕ ਸੁਦਾਮਾ ਇਹਨਾਂ ਦਾ,

ਬਹੁਤ ਵਧਿਆ ਉਹਨਾਂ ਦਾ ਦੋਸਤ ਸੀ, ਮਿੱਤਰ ਸੀ ਹਨਾ ਜਿਹੜੀ ਉਹਨਾਂ ਨੇ ਅਹ ਨੰਗੇ ਪੈਰ ਦੌੜੇ ਸੀ ਜਦੋਂ ਉਹ ਮਿਲਨ ਆਇਆ ਸੀ ਉਹਨਾਂ ਨੂੰ। ਨੰਗੇ ਪੈਰ ਦੌੜਦੇ ਗਏ ਸੀ ਉਹਨਾਂ ਨੂੰ ਮਿਲਣ ਵਾਸਤੇ। ਹਾਂਜੀ ਹਾਂਜੀ ਬਿਲਕੁਲ ਦੌੜਦੇ ਹੋਏ ਗਏ ਸੀਗੇ ਤੇ ਇਹ ਬਹੁਤ ਵਧੀਆ ਇਗਜਾਮਪਲ ਹੈ ਇਹਨਾਂ ਦੀ ਕਿ ਇਹ ਕੋਈ ਵੀ ਮਤਲਬ ਭੇਦ ਭਾਵ ਨਹੀਂ ਰੱਖਦੇ ਕਿਸੇ ਨਾਲ ਆਪਣੇ ਮਿੱਤਰਾਂ ਚ ਚਾਹੇ ਹੋਵੇ ਚਾਹੇ ਕੋਈ ਉਹ ਆਮ ਇਨਸਾਨ ਹੋਵੇ, ਸੱਭ ਨੂੰ ਭਗਵਾਨ ਇੱਕ ਬਰਾਬਰ ਮੰਨਦੇ ਨੇ ਹੈਨਾ। ਹਾਂਜੀ ਨੂੰ ਪਿਆਰ ਨਾਲ ਕਾਨਹਾ ਵੀ ਕਹਿੰਦੇ ਹੈ।

ਕਾਨਹਾ ਕਹਿੰਦੇ ਨੇ ਲੱਡੂ ਗੋਪਾਲ ਕਹਿੰਦੇ ਨੇ।

ਓਕੇ। Hello ਕਿਵੇਂ ਸਾਹ ਲੈਣ ਲੱਗ ਗਈ ਸੀ। ਨਹੀਂ ਉਹ phone ਲਾਉਣਾ ਸੀ daddy ਨੇ ਕਿਸੇ ਨੂੰ, ਉਹਨੂੰ ਲਾਉਣਾ ਸੀ ਫੁੱਫੜ ਕਿੰਦਰ ਨੂੰ phone

ਮੈਂ ਵੀ ਫ਼ੋ ਕੱਟ ਸਕਦੀ ਹਾਂ। ਅਹ ਤੂੰ ਨੀ ਕੱਟ ਸਕਦੀ ਬਈ। ਜੇ ਮੇਰਾ phone ਆ ਗਿਆ ਤਾਂ ਫਿਰ ਅੱਜ ਤੇਰੇ ਭਾਈ ਦਾ phone ਨੀ ਆਇਆ ਹਜੇ। ਕੋਈ ਨੀ ਓਨੇ ਨੂੰ ਤੇ ਹੋ ਹੀ ਜਾਣੇ ਹੈ ਦਸ ਮਿੰਟ ਮੈਂ hold ਤੇ ਰੱਖ ਲਊਂਗੀ ਤੂੰ ਮੈਨੂੰ ਦੱਸ ਦੇਈਂ, ਜਦੋਂ ਭਾਈ ਦਾ phone ਆਇਆ ਹਮ

ਇਹ ਗਈ ਸੀ ਵਿਸਾਖੀ ਦੇਖਣ?

ਵਿਸਾਖੀ ਦੇਖਣ ਗਈ ਸੀ? ਹਮ ਮੈਂ ਪੰਘੂੜੇ ਤੇ ਝੂਟਾ ਲੈ ਕੇ ਆਈ ਹਾਂ। ਭੈਣੇ ਪਤਾ ਨੀ ਕਿਹੜੇ ਪਿੰਡ ਕਹਿੰਦੇ ਪੰਘੂੜਾ ਟੁੱਟ ਗਿਆ।

ਫਿਰ ਕੀ ਬੜੇ ਜਾਣਿਆਂ ਦੀ ਮੌਤ ਹੋਈ ਫਿਰ। ਫਿਰ ਫਿਰ ਕੀ

ਲੈ ਇੰਨੀਆਂ ਜਾਨਾਂ ਚਲੇ ਗਈਆਂ ਤੇ ਕਹਿੰਦੀ ਫਿਰ ਕੀ ਹੋ ਗਿਆ।

ਤਾਂਹੀਓ ਤਾਂ ਤੈਨੂੰ ਆਖਿਆ ਤੂੰ ਵੀ ਨਾ ਲਿਆ ਕਰ ਝੂਟੇ ਇੰਨੇ।

ਆਹੋ ਮੁੜਕੇ,

ਆਹ ਕੀ ਵਿੱਚ song ਜਿਹੇ ਚੱਲਣ ਲੱਗ ਜਾਂਦੇ ਆ? Song ਨੀ ਉਹ ਮੈਂ hold ਕੀਤਾ ਸੀ ਤਾਂ ਕਰਕੇ ਚੱਲਣਡੇ ਸੀ। ਅੱਛਾ। ਉਹ ਆਂਟੀ ਮਨਦੀਪ ਆਈ ਸੀ ਨਾ ਉਹ ਪੁੱਛਣਡੀ ਸੀ ਕਿਸ ਤਰ੍ਹਾਂ ਕਰਨਾ ਵਾਂ।

ਹਾਂ ਉਹ ਦਸ ਮਿੰਟ ਹੋ ਗਏ ਤੇ ਉਹ ਆਈ ਕਿ ਕਿੱਥੋਂ ਕੀ ਕਰਨਾ ਹੁਣ, ਮੈਂ ਇਉਂ ਹੀ ਨੱਪਦੇ। ਅੱਛਾ। ਹਮ ਆਇਆ ਭੋਲੂ ਦਾ phone

ਮੈਂ ਕਦੋਂ ਲਾਉਂਦੀ ਹੁੰਦੀ ਹਾਂ। ਹਾਏ ਇਹ ਦੀ ਆਇਆ ਸੀ ਸਾਨੂੰ ਵੀ phone ਉਹ phone ਨੀ ਆਇਆ ਸੀ।

ਬੀਬੀ ਸੀਤੋ ਆਈ ਸੀ ਉਹ ਦੱਸਦੀ ਸੀ ਕਹਿੰਦੀ ਭੋਲੂ ਕਹਿੰਦੀ ਆ ਮੈਂ ਆਉਣਾ ਵਾਂ।

ਬੀਬੀ ਸੀਤੋ ਕਹਿੰਦੀ ਸੀ ਹੈਂ ਤੁਸੀਂ ਮਨਾਉਣ ਆਇਓ ਭੋਲੂ ਨੂੰ।

ਵੀ ਆਪਾਂ ਅਹ ਕਹਿੰਦੀ ਤੁਸੀਂ ਗਏ ਨੀ ਉਹਦੇ ਮੁੰਡੇ ਤੇ। ਕਿਹਦੇ ਮੁੰ ਉਹਦਾ ਮੁੰਡਾ ਨੀ ਹੋਇਆ

ਅਸੀਂ ਕਿਉਂ ਉਹ ਪਤਾ।

ਕਿਉਂ ਉਹਨੇ ਕਿਉਂ

ਬੇਵਕੂਫ਼ ਹੈ ਅਸੀਂ ਐਵੇਂ ਆਉਂਦੇ ਰਹੀਏ। ਆਹੋ।

ਹਮ ਮੈਂ ਗੁੱਸੇ ਹੈ ਵੀਰ ਹੋਣਾ ਨਾਲ। ਕਿ ਗੁੱਸੇ ਰਹੇ ਸਾਨੂੰ ਕੀ ਆਪਦੇ ਕੰਡੇ ਰੁੱਸੀ ਜਾਂਦੀ ਸਾਨੂੰ ਕੀ। ਉਹੀ ਤਾਂ ਭੈਣੇ ਪਤਾ ਨੀ ਕਿਹਦੇ ਤੇ ਗਿਆ ਉਹਨੇ

ਮੈਂ phone ਪਤਾ ਨੀ ਕਿਹਦਾ ਆਈ ਜਾਂਦਾ ਦੋ ਵਾਰੀ ਆ ਗਿਆ ਹਾਲੇ ਮੈਂ ਦਸ ਮਿੰਟ ਪੂਰੇ ਕਰਕੇ ਫਿਰ ਹੀ ਲਾਉਨੀ। ਚਾਰ ਹੋ ਗਏ। ਹਾਂ ਪੰਜ ਵੀ ਹੋ ਹੀ ਜਾਣੇ ਆਂ।

ਪਾ ਦੇਵਾਂਗੀ ਦੋ ਸੌ ਵੀ।

Deal ਕਰਦੀ ਹਾਂ ਫਿਰ ਮੈਂ ਉਹਦੇ ਨਾਲ।

ਕਰ ਲਾ।

ਆਹੋ ਕਾਹਦੀ deal ਕਰੇਂਗੀ? ਸੂਟਾਂ ਦੀ ਚੱਲ ਕਰ ਲਈ ਲਾਇਆ ਨੀ ਹਜੇ phone ਤੂੰ ਤਾਂ ਮੇਰਾ ਖਹਿੜਾ ਨੀ ਛੱਡਿਆ ਉਹਨੂੰ ਮੈਂ ਕਿਹੜੇ ਸੰਨ ਚ phone ਲਾਉਣੇੇ ਨੇ। ਨਹੀਂ ਜਿੰਨੇ ਤਾਈਂ ਮੈਂ ਗੱਲ ਕਰਨੀ daddy ਗੱਲ ਕਰਦੇ ਤੇ ਉਹ ਲਾ ਲੈਂਦੀ। ਦਸ ਮਿੰਟ ਥੋੜ੍ਹੀ ਗੱਲ ਹੋ ਜਾਏਗੀ ਹਜੇ ਤਾਂ ਉਹਨਾਂ ਦਾ ਇਹ ਵੀ ਨੀ ਪਤਾ ਘਰੇ ਕੌਣ ਹੈ, ਕਿਹੜਾ ਹੈ ਮਾਸੜ ਜੀ ਹੈ, ਕਰਨ ਆ, ਹੈਪੀ ਆ। ਬਸ ਤੈਨੂੰ ਮੁਕਤੀ ਮਿਲ ਜਾਣੀ ਹੈ ਦਸ ਮਿੰਟ ਹੋਰ ਕਰ ਲਈ। ਹਮ

ਕੀ ਕਰੀ ਜਾਂਦੇ ਕੁੱਝ ਨੀ ਸਿਲੈਂਡਰ ਖ਼ਤਮ ਹੋ ਗਿਆ ਤੰਦੂਰੀ ਰੋਟੀਆਂ ਲਾਉਣ ਗਏ ਆ। ਸਾਡਾ ਵੀ ਭੈਣੇ ਕੱਲ੍ਹ ਖ਼ਤਮ ਹੋ ਗਿਆ, ਅਸੀਂ ਕੱਲ੍ਹ ਭਰਾ ਕੇ ਲਿਆਂਦਾ। ਹਮ

ਹਮ ਉਨ੍ਹਾਂ ਚੋਂ ਹੀ ਭਰਾ ਕੇ ਲਿਆਂਦਾ ਫਿਰ।

ਤੇ ਹਮ ਕੀ ਤੇ ਸਾਨੂੰ ਬਾਰਾਂ ਸੌ ਦੀ ਪੈ ਗਈ ਤੇ ਹੂੰ ਹੂੰ ਕਰੀ ਜਾਂਦੀ ਆ। ਵਧੀਆ ਗੱਲ ਆ। ਹੋਰ ਕੀ ਆ ਅੱਗੇ ਕੱਢ ਗਿਆ ਸੀ ਪੰਜ ਦਿਨ ਵੱਧ ਹੁਣ,

ਅਹ free ਦਾ ਕਿਉਂ ਅਸੀਂ ਪਤਾ ਕਿੰਨੀ ਮਿਹਨਤ ਕੀਤੀ ਸਿਰ ਖਪਾਈ

ਆਹੋ ਚੱਲ

ਕੱਪੜਿਆਂ ਕੱਪੜਿਆਂ ਵਾਲੀਆਂ ਬੇਚਾਰੀਆਂ ਰੋਂਦੀਆਂ ਹੋਣੀਆਂ। ਨਹੀਂ ਸੱਚ ਭੈਣੇ, ਦਸ ਵੱਜ ਗਏ ਆ, ਸਵੇਰੇ ਵਰਦੀ ਚਾਹੀਦੀ ਮੈਂ ਹਾਂ ਚੇਤਾ ਕਰਾ ਦਿੱਤਾ ਈ। ਹਮ ਹਮ ਹਮ

ਤੂੰ ਮੇਰੇ ਤੇਰੇ ਤੇਰੇ ਕੋਲੇ ਸੱਚ ਮੈਂ ਇੱਥੇ ਮੂੰਗੀਆ ਜਿਹਾ ਸੂਟ ਭੁੱਲ ਗਈ ਹਾਂ ਨਾ।

ਮੈਨੂੰ ਨਾਪ ਲਾ ਕੇ send ਕਰ ਦੇਈਂ।

ਮੈਂ ਫਿਰ ਮਾਸੀ ਨੂੰ ਭੇਜਾਂਗੀ ਨਾ ਨਾਪ ਅੱਛਾ ਉੱਥੋਂ ਸਮਾ ਕੇ ਤੇ ਫਿਰ ਲੈ ਕੇ ਆਏਂਗੀ। ਮੈਂ ਉਹਨੂੰ ਕਰਦੀ ਆਂ ਨਾ

ਹਾਂ simple ਸੂਟ ਦੇ ਤੁਹਾਡੇ ਕਿੰਨੀ ਲੈਂਦੇ ਸਮਾਈ ਡੇਢ ਸੌ ਰੁਪਇਆ ਦੋ ਸੌ ਦੋ ਸੌ

ਉੱਥੇ ਵੀ ਸੂਟ ਹੀ ਸਿਉਂਦੇ ਹੈ ਦੋ ਸੌ ਦੀ

Hold ਜ਼ਿਆਦਾ ਰੱਖਦੀ ਹੈੈ

ਭੈਣੇ ਹੈਗੀ ਆਂ।

ਮੈਂ ਕਿੰਨੇ ਕੁ ਜਵਾਬ ਦੇਈ ਜਾਵਾਂ ਤੈਨੂੰ। ਤੇ ਲੈ ਜਵਾਬ ਹੂੰ ਹਾਂ ਤੇ ਬੰਦਾ ਕਹਿ ਹੀ ਹੂੰ ਹਾਂ ਤੇ ਕਰੀ ਜਾਂਦੀ ਹਾਂ ਹੋਰ ਕੀ ਕਵਾਂ। ਨਹੀਂ ਸਾਡੇ quarter ਚ ਹਜੇ ਰੰਗ ਕਰਨ ਵਾਲਾ ਹੈ, ਸਫ਼ਾਈ ਕਰਨ ਵਾਲੀ ਆ, ਪੜਦੇ ਧੋਣ ਵਾਲੇ ਆ। ਨੀ quarter ਕਮਰੇ ਵਰਗੇ ਹੁੰਦਾ ਵਾ? ਆਹੋ ਮੈਂ ਦੇਖਿਆ ਝੋਪੜੀਆਂ ਜਿਹੀਆਂ ਨੀ ਬਣਾਈਆਂ ਹੁੰਦੀਆਂ। ਉੱਥੇ ਕਰਨੋਲੀਆਂ ਦੇਖੀਆਂ ਕਰਨੋਲੀਆਂ।

ਕਰਨੋਲੀਆਂ ਦੇਖੀਆਂ ਕਰਨੋਲੀਆਂ

ਉਵੇਂ ਹੈ ਲੈਟਰੀਨ ਬਾਥਰੂਮ ਬਣੇੇ ਹੁੰਦੇ ਆ ਰਸੌਈ ਬਣੀ ਹੁੰਦੀ ਆ।